ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਅਤੇ ਸਮਾਜ ਨੂੰ ਨਵਾਂ ਰਾਹ ਦਿਖਾਇਆ, ਆਓ ਉਹਨਾਂ ਦੇ ਜੀਵਨ, ਸਿੱਖਿਆਵਾਂ ਅਤੇ ਸਮਕਾਲੀ ਸਮਾਜ ਅਵਸਥਾ ਬਾਰੇ ਅਧਿਐਨ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜ ਜੀਵਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਨਮ ਰਾਇ ਭੋਇ ਦੀ ਤਲਵੰਡੀ ਪਿੰਡ ਵਿੱਚ ਹੋਇਆ, ਜੋ ਕਿ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ ਹੁਣ ਇਸ ਸਥਾਨ ਨੂੰ

ਕੱਤਕ ਦੀ ਪੂਰਨਾਮੀ ਅਕਤੂਬਰ-ਨਵੰਬਰ ਵਿੱਚ ਨੂੰ ਹੀ ਮਨਾਇਆ ਜਾਂਦਾ ਹੈ, ਗੁਰੂ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ ਜੋ ਕਿ ਧਾਰਮਿਕ ਵਿਚਾਰਾਂ ਨਾਲ ਵਿਚਾਰਾਂ ਵਾਲੀ ਇਸਤਰੀ ਸੀ, ਗੁਰੂ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਸੀ, ਜੋ ਪੇਸ਼ੇ ਵਜੋਂ ਪਟਵਾਰੀ ਲੇਖਾਕਾਰ ਸਨ। ਉਹਨਾਂ ਦਾ ਵਿਆਹ ਚੌਦਾਂ ਸਾਲ ਦੀ ਉਮਰ ਦੇ ਚੌਦਾਂ ਵਿੱਚ ਬਟਾਲਾ ਜ਼ਿਲ੍ਹਾ ਦੇ ਮੂਲ ਚੰਦ ਦੀ ਪੁੱਤਰੀ ਸੁਲੱਖਣੀ

ਜਨੇਊ ਦੀ ਰਸਮ ਪੁਰਾਤਨ ਜਨਮ ਸਾਖੀ ਦੇ ਅਨੁਸਾਰ ਨੌਂ ਵਰ੍ਹਿਆਂ ਦੀ ਉਮਰ ਵਿੱਚ ਹਿੰਦੂ ਰਿਵਾਇਤਾਂ ਅਨੁਸਾਰ ਗੁਰੂ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨੇਊ ਧਾਰਨ ਕਰਨ ਦੀ ਰਸਮ ਦੀ ਤਿਆਰੀ ਕੀਤੀ ਗਈ ਕੁਲ ਹਰਦਿਆਲ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਧਾਰਨ ਕਰਨ ਲਈ ਕਿਹਾ।

ਚੁਣੌਤੀ ਦੇ ਦਿੱਤੀ ਹੈ ਗਤੀਵਿਧੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖੀ ਪੰਦਰਾਂ ਅਪ੍ਰੈਲ ਨੂੰ ਹੋਣ ਦੇ ਬਾਵਜੂਦ ਵੀ ਇਹ

ਅਕਤੂਬਰ ਨਵੰਬਰ ਵਿੱਚ ਕੱਤਕ ਦੀ ਪੁੰਨਿਆ ਨੂੰ ਵੀ ਮੰਨਿਆ ਜਾਂਦਾ ਹੈ ਇਸਦੇ ਇਤਿਹਾਸਕ ਕਾਰਨ ਅਤੇ ਪਰੰਪਰਾ ਦੀ ਜਾਣਕਾਰੀ ਇਕੱਠੀ ਕਰੋ। ਸੱਚਾ ਸੌਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਗੁਰੂ ਜੀ ਦਾ ਧਿਆਨ ਸੰਸਾਰਿਕ ਕੰਮਾਂ ਵਿੱਚ ਲਗਾਉਣ ਲਈ ਕੁਝ ਰਕਮ ਦੇ ਕੇ ਚੂਹੜਕਾਨੇ ਨਗਰ ਵਿੱਚ ਕੋਈ ਵਪਾਰ ਕਰਨ ਲਈ ਭੇਜ ਦਿੱਤਾ ਗੁਰੂ ਜੀ ਦੀ ਮੰਡੀ ਵੱਲ ਜਾ ਰਹੇ ਸਨ, ਤਾਂ ਰਸਤੇ ਵਿੱਚ ਉਹਨਾਂ ਨੂੰ ਕੁਝ ਜ਼ਰੂਰਤਮੰਦ ਫ਼ਕੀਰ ਆਏ ਸਾਧੂ ਮਿਲੇ, ਜੋ ਕਿ ਭੁੱਖੇ ਸਨ, ਗੁਰੂ ਜੀ ਨੇ ਪਿਤਾ ਵੱਲੋਂ ਦਿੱਤੀ ਰਕਮ ਨਾਲ ਰਸਦ ਖਰੀਦ ਕੇ ਖਰੀਦ ਕੇ ਉਹਨਾਂ ਜ਼ਰੂਰਤਮੰਦ ਲੋਕਾਂ ਨੂੰ ਭੁੱਖੇ ਫ਼ਕੀਰ-ਸਾਧੂਆਂ ਨੂੰ ਭੋਜਨ ਕਰਵਾ ਦਿੱਤਾ, ਜਦ ਸ੍ਰੀ ਗੁਰੂ ਨਾਨਕ ਦੇਵ ਜੀ ਖਾਲੀ ਹੱਥ ਘਰ ਮੁੜੇ ਤਾਂ ਪਿਤਾ ਮਹਿਤਾ ਕਾਲੂ ਬਹੁਤ ਨਰਾਜ਼ ਹੋਏ, ਉਹਨਾਂ ਨੇ ਰਕਮ ਦਾ ਹਿਸਾ ਮੰਗਿਆ ਤਾਂ ਗੁਰੂ ਜੀ ਨੇ ਸਾਰੀ ਘਟਨਾ ਸੱਚ-ਸੱਚ ਦਿੱਤੀ ਇਸ ਘਟਨਾ ਨੂੰ ਸੱਚਾ ਸੌਦਾ ਕਿਹਾ ਜਾਂਦਾ ਹੈ okay guys ਤੋ ਮੋਦੀਖ਼ਾਨੇ ਦੀ ਘਟਨਾ ਮੋਦੀਖ਼ਾਨੇ ਕੀ ਘਟਨਾ, ਮਹਿਤਾ ਕਾਲੂ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਵਿਖੇ ਆਪਣੇ ਜਵਾਈ ਆਪਣੇ ਜਵਾਈ ਜੈ ਰਾਮ ਜੋ ਕਿ ਸੂਬੇਦਾਰ ਦੌਲਤ ਖਾਂ ਲੋਧੀ ਕੋਲ ਕੋਲ ਵੱਡੇ ਅਹੁਦੇ ਤੇ ਕੰਮ ਕਰਦਾ ਸੀ। ਕੋਲ ਨੌਕਰੀ ਕਰਨ ਲਈ ਭੇਜ ਦਿੱਤਾ, ਗੁਰੂ ਜੀ ਨੂੰ ਮੋਦੀਖਾਨੇ ਅਨਾਜ ਦਾ ਭੰਡਾਰ ਦੀ ਨੌਕਰੀ ਮਿਲ ਗਈ, ਗੁਰੂ ਜੀ ਪੂਰੀ ਮਿਹਨਤ, ਲਗਨ ਅਤੇ ਈਮਾਨਦਾਰੀ ਨਾਲ ਕੰਮ ਕਰਦੇ ਸਨ। ਉਹ ਕੰਮ ਕਰਦੇ ਸਮੇਂ ਪ੍ਰਭੂ-ਭਗਤੀ ਵੀ ਲੀਨ ਰਹਿੰਦੇ, ਉਹਨਾਂ ਨੇ ਮੋਦੀਖਾਨੇ ਵਿੱਚ ਤਨਖਾਹ ਦੇ ਰੂਪ ਵਿੱਚ ਮਿਲਨ ਵਾਲੇ ਆਪਣੇ ਹਿੱਸੇ ਦਾ ਅਨਾਜ ਗਰੀਬਾਂ ਨੂੰ ਮੁਫ਼ਤ ਵੰਡਣਾ ਸ਼ੁਰੂ ਕਰ ਦਿੱਤਾ, ਸੂਬੇਦਾਰ ਨੂੰ ਸ਼ਿਕਾਇਤ ਕੀਤੀ ਗਈ ਕਿ ਨਾਨਕ ਮੋਦੀਖ਼ਾਨੇ ਦੀ ਅਨਾਜ ਮੁਫ਼ਤ ਲੁਟਾ ਰਿਹਾ ਹੈ, ਪਰੰਤੂ ਜਦ ਉਸਨੇ ਮੋਦੀਖ਼ਾਨੇ ਵਿੱਚ ਅਨਾਜ ਦੇ ਭੰਡਾਰ ਦੀ ਜਾਂਚ ਕਰਵਾਈ, ਤਾਂ ਭੰਡਾਰ ਵਿੱਚ ਅਨਾਜ ਪੂਰਾ ਪਾਇਆ ਗਿਆ, ਇਸ ਘਟਨਾ ਤੋਂ ਬਾਅਦ ਗੁਰੂ ਜੀ ਮਹਿਮਾ ਦੂਰ-ਦੂਰ ਤੱਕ ਫੈਲ ਗਈ

ਗਿਆਨ ਪ੍ਰਾਪਤੀ ਗਿਆਨ ਪ੍ਰਾਪਤੀ ਸੁਲਤਾਨ ਲੋਧੀ ਵਿੱਚ ਰਹਿੰਦਿਆਂ ਗੁਰੂ ਜੀ ਹਰ ਰੋਜ਼ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਲਈ ਜਾਂਦੇ ਸਨ। ਇੱਕ ਦਿਨ ਗੁਰੂ ਜੀ ਵੇਂਈ ਨਦੀ ਵਿੱਚ ਇਸ਼ਨਾਨ ਕਰਨ ਗਏ, ਤਾਂ ਅਤੇ ਗੁਰੂ ਜੀ ਵੇਂਈ ਨਦੀ ਦੇ ਕੰਢੇ ਜੰਗਲਾਂ ਵਿੱਚ ਤਿੰਨ ਦਿਨਾਂ ਤੱਕ ਅੰਤਰ ਧਿਆਨ ਰਹੇ। ਇੱਥੇ ਹੀ ਗੁਰੂ ਜੀ ਨੇ ਸੱਚੇ ਰੁਹਾਨੀ ਗਿਆਨ ਦੀ ਪ੍ਰਾਪਤੀ ਹੋਈ, ਅੱਜ ਕੱਲ ਇਸ ਸਥਾਨ ਤੇ ਗੁਰਦੁਆਰਾ ਤਪ ਅਸਥਾਨ ਬਣਿਆ ਹੈ।

ਗਿਆਨ ਪ੍ਰਾਪਤੀ ਉਪਰੰਤ ਜਦ ਗੁਰੂ ਜੀ ਘਰ ਪਰਤੇ ਤਾਂ ਉਹ ਚੁੱਪ ਸਨ, ਗੁਰੂ ਜੀ ਨੇ ਜਦ ਚੁੱਪੀ ਤੋੜੀ ਤਾਂ ਉਹਨਾਂ ਨੇ ਕਿਹਾ ਨਾ ਕੋਈ ਹਿੰਦੂ, ਨਾ ਕੋਈ ਮੁਸਲਿਮ ਜਦੋਂ ਬ੍ਰਾਹਮਣਾਂ ਅਤੇ ਕਾਜ਼ੀਆਂ ਨੇ ਇਸ ਵਾਕ ਦਾ ਅਰਥ ਪੁੱਛਿਆ, ਤਾਂ ਗੁਰੂ ਜੀ ਨੇ ਕਿਹਾ ਕਿ ਹਿੰਦੂ ਅਤੇ ਮੁਸਲਿਮ ਮਾਨ ਵਿੱਚ ਕੋਈ ਅੰਤਰ ਨਹੀਂ ਹੈ, ਉਹ ਇੱਕ ਉਹ ਇੱਕ ਹੀ ਪਰਮਾਤਮਾ ਦਾ ਸੰਤਾਨ ਹੈ ਉਹਨਾਂ ਇਹ ਵੀ ਕਿਹਾ ਕਿ ਹਿੰਦੂ ਅਤੇ ਮੁਸਲਮਾਨਾਂ ਦੋਵੇਂ ਹੀ ਅਸਲ ਧਰਮ ਦੇ ਰਸਤੇ ਤੇ ਭਟਕ ਚੁੱਕੇ ਹਨ। ਜਦ ਕਿ

ਵਿੱਚ ਬਤੀਤ ਕੀਤਾ। ਅਤੇ ਤਾਲੁੰਬਾ ਤਾਲੁੰਬਾ ਵਿਖੇ ਸੱਜਣ ਦਾ ਠੱਗ ਰਹਿੰਦਾ ਸੀ, ਜੋ ਕਿ ਹਵੇਲੀ ਵਿੱਚ ਯਾਤਰੂ ਯਾਤਰੀਆਂ ਨੂੰ ਕਤਲ ਕਰਕੇ ਉਹਨਾਂ ਦਾ ਸਮਾਨ ਲੁੱਟ ਲੈਂਦਾ ਸਨ, ਗੁਰੂ ਜੀ ਨੇ ਆਪਣਾ ਉਪਦੇਸ਼ਾਂ ਰਾਹੀਂ ਮਨ ਬਦਲ ਦਿੱਤਾ ਅਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ, ਉਸਨੇ ਲੁਟੱਮਾਰ ਦਾ ਕੰਮ ਛੱਡ ਕੇ

ਸਤਿ ਸ੍ਰੀ ਅਕਾਲ ਜੀ ਮਨੁੱਖ ਦੇ ਦਿਮਾਗੀ ਵਿਕਾਸ ਨੇ ਮਨੁੱਖ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਹੈ ਇੱਕ ਉਹ ਸਮਾਂ ਸੀ ਜਦੋਂ ਇੱਕ ਪਿੰਡ ਦਾ ਆਦਮੀ ਕਿਸੇ ਦੂਸਰੇ ਪਿੰਡ ਦੇ ਆਦਮੀ ਨੂੰ ਮਿਲਣ ਲਈ ਜਾਂ ਗੱਲਬਾਤ ਕਰਨ ਲਈ ਕਈ ਮੀਲ ਪੈਦਲ ਪੈਂਡਾ ਤੈਅ ਕਰਦਾ ਸੀ ਪਰ ਹੁਣ ਇੱਕ button ਦਬਾਓ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 Computer, mobile ਰਾਹੀਂ ਅਸੀਂ ਦੂਰ ਬੈਠੇ ਮਨੁੱਖ ਦੀ photo ਵੇਖਦੇ ਅਤੇ ਵਿਖਾਉਂਦੇ ਹੋਏ ਆਪਸ ਵਿੱਚ ਢੇਰ ਸਾਰੀਆਂ ਗੱਲਾਂ ਕਰ ਸਕਦੇ ਹਾਂ।

ਜੋ ਦੁੱਖ ਸੁੱਖ ਭਾਵ ਪੂਰਨ ਸ਼ਬਦਾਵਲੀ ਰਾਹੀਂ ਲਿਖ ਕੇ ਸਾਂਝਾ ਕੀਤਾ ਜਾ ਸਕਦਾ ਹੈ, ਉਸ ਵਿੱਚ ਵੱਖਰੀ ਤਰ੍ਹਾਂ ਦੀ ਅਪਣੱਤ ਹੈ ਕੁੱਝ ਵੀ ਹੋਵੇ ਚਿੱਠੀ ਤਾਂ ਲਿਖਣ ਦੀ ਲੋੜ ਪੈ ਹੀ ਜਾਂਦੀ ਹੈ। ਸੱਦਾ ਪੱਤਰ, ਵਧਾਈ ਪੱਤਰ, ਸੋਗ ਪੱਤਰ ਮਿਲਦੇ ਹੀ ਹਨ ਤੇ ਭੇਜਣੇ ਵੀ ਪੈਂਦੇ ਹਨ ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਸ਼ਿਕਾਇਤਾਂ ਭੇਜਣੀਆਂ ਹੀ ਪੈਂਦੀਆਂ ਹਨ। ਅਤੇ ਪੁੱਛ ਪੜਤਾਲ ਵੀ ਕੀਤੀ ਜਾਂਦੀ ਹੈ ਦੁਕਾਨਦਾਰਾਂ ਕੋਲੋਂ ਸਮਾਨ ਖ਼ਰੀਦਣ ਤੋਂ ਬਾਅਦ ਨੁਕਸ ਪੈਣੇ ਤੇ ਸਿਕਾਇਤ ਕਰਨੀ ਜ਼ਰੂਰੀ ਸਮਾਨ ਮੰਗਵਾਉਣਾ ਅਤੇ ਭੇਜਣ ਲਈ ਪੱਤਰ ਲਿਖਣੇ ਹੀ ਪੈਂਦੇ ਹਨ, ਇਸ ਆਧਾਰ ਤੇ ਚਿੱਠੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਗੈਰ ਰਸ਼ਮੀ, ਨਿੱਜੀ ਪੱਤਰ, ਰਸ਼ਮੀ ਪੱਤਰ, ਗੈਰ ਰਸ਼ਮੀ ਪੱਤਰ ਇਹ ਪੱਤਰ ਅਸੀਂ ਆਪਣੇ ਰਿਸ਼ਤੇਦਾਰਾਂ ਆਪਣੇ ਦੋਸਤਾਂ, ਸਹੇਲੀਆਂ ਅਤੇ ਆਪਣੇ ਜਾਣ ਪਛਾਣ ਵਾਲਿਆਂ ਨੂੰ ਲਿਖਦੇ ਹਾਂ ਇਸ ਵਿੱਚ ਖੁੱਲ ਕੇ ਗੱਲ ਕਰਦੇ ਹਾਂ ਕਿਸੇ ਉਚੇਚ ਦੀ ਲੋੜ ਨਹੀਂ ਹੁੰਦੀ। ਇਸਨੂੰ ਨਿੱਜੀ ਪੱਤਰ ਵੀ ਕਿਹਾ ਜਾ ਸਕਦਾ ਹੈ ਪਰ ਇਸ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਆਦਮੀ ਚਿੱਠੀ ਕਿਸ ਨੂੰ ਲਿਖ ਰਿਹਾ ਹੈ। ਅਤੇ ਉਸ ਨਾਲ ਉਸਦਾ ਕੀ ਸੰਬੰਧ ਹੈ ਜਾਂ ਰਿਸਤਾ ਹੈ, ਗੈਰ ਰਸ਼ਮੀ ਪੱਤਰ ਨੂੰ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਵੇਂ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 ਆਪਣੇ ਤੋਂ ਛੋਟਿਆਂ ਨੂੰ ਭੈਣ-ਭਰਾ, ਪਿਓ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਆਦਿ ਨੂੰ ਲਿਖਕੇ ਭੇਜਣ ਵਾਲਾ ਪੱਤਰ ਇਸ ਪੱਤਰ ਵਿੱਚ ਪੱਤਰ ਨੂੰ ਲਿਖਣ ਵਾਲੇ ਤੇ ਪ੍ਰਾਪਤ ਕਰਨ ਵਾਲੇ ਦਾ ਕੋਈ ਨਿੱਜੀ ਰਿਸ਼ਤਾ ਨਹੀਂ ਹੁੰਦਾ ਅਜਿਹੇ ਪੱਤਰ ਦਾ ਕੋਈ ਨਿਸ਼ਚਿਤ ਉਦੇਸ਼ ਹੁੰਦਾ ਹੈ ਅਤੇ ਉਸ ਉਦੇਸ ਦੇ ਪਿੱਛੇ ਕੋਈ ਨਾ ਕੋਈ ਸਮੱਸਿਆ ਜੁੜੀ ਹੁੰਦੀ ਹੈ ਉਹ ਸਮੱਸਿਆ ਨਿੱਜੀ ਵੀ ਹੋ ਸਕਦੀ ਹੈ ਤੇ ਸਮੂਹਿਕ ਵੀ ਇਸ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਵੀ ਲਿਖਿਆ ਜਾ ਸਕਦਾ ਹੈ। ਕਿਸੇ ਸਰਕਾਰੀ ਦਫ਼ਤਰ ਅਤੇ school ਜਾਂ college ਦੇ principal ਦੁਕਾਨਦਾਰ ਜਾਂ ਵਾਪਾਰੀਆਂ ਨੂੰ ਵੀ ਇਹ ਪੱਤਰ ਲਿਖੇ ਜਾਂਦੇ ਹਨ ਤੁਹਾਡੀ ਚਿੱਠੀ ਮਿਲੀ ਪੜ੍ਹਕੇ ਮਨ ਬਹੁਤ ਖ਼ੁਸ਼ ਹੋਇਆ ਕਿ ਤੁਸੀਂ ਪ੍ਰਦੇਸ਼ ਵਿੱਚ ਰਾਜੀ ਖ਼ੁਸ਼ੀ ਹੋ ਪਿਤਾ ਜੀ ਤੁਸੀਂ ਸਾਡੀ ਬਿਲਕੁਲ ਫ਼ਿਕਰ ਨਾ ਕਰੋ, ਅਸੀਂ ਦੋਵੇਂ ਮਾਵਾਂ ਧੀਆਂ ਇੱਕ ਦੂਜੇ ਦਾ ਬਹੁਤ ਧਿਆਨ ਰੱਖਦੀਆਂ ਹਨ ਮਾਤਾ ਜੀ ਜਦੋਂ ਤੁਹਾਡੀ ਰੋਟੀ ਨੇ ਹੋਰ ਕੰਮਾਂ ਦਾ ਧਿਆਨ ਕਰਕੇ ਉਦਾਸ ਹੋ ਜਾਂਦੇ ਹਨ, ਤਾਂ ਮੈਂ ਉਹਨਾਂ ਨੂੰ ਇਸ ਉਦਾਸੀ ਵਿੱਚੋਂ ਕੱਢਣ ਦਾ ਪੂਰਾ ਯਤਨ ਕਰਦਾ ਹਾਂ, ਤੁਸੀਂ ਖ਼ਰਚੇ ਲਈ ਜਿੰਨੇ ਪੈਸੇ ਭੇਜਦੇ ਹੋ ਉਸ ਵਿੱਚ ਸਾਡਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਰਿਹਾ ਹੈ। ਕਦੀ ਕਦੀ ਥੋੜ੍ਹੀ ਬਚਤ ਵੀ ਕਰ ਲੈਂਦੇ ਹਾਂ ਜਿੱਥੋਂ ਤੱਕ ਘਰ ਦੀਆਂ ਜ਼ਿੰਮੇਵਾਰੀਆਂ ਦਾ ਸਵਾਲ ਹੈ ਤੁਸੀਂ ਮੈਨੂੰ ਪੜ੍ਹਾ ਲਿਖਾ ਕੇ ਯੋਗ ਬਣਾ ਦਿ ਹੀ ਦਿੱਤਾ ਹੈ, ਕਿ ਮੈਂ ਘਰ ਦੀਆਂ ਜ਼ਿੰਮੇਵਾਰੀਆਂ ਨਿਭਾ ਸਕਾਂ ਆਪ ਜੀ ਦੀ ਚਿੱਠੀ ਮਿਲੀ, ਪੜ੍ਹਕੇ ਬਹੁਤ ਖ਼ੁਸ਼ੀ ਹੋਈ, ਤੇ ਤੁਸੀਂ ਮੇਰੇ ਨਾਲ ਮੇਰੇ ਕੋਲੋਂ ਮੇਰੀ ਸਕੂਲੀ ਪੜ੍ਹਾਈ ਤੋਂ ਬਾਅਦ ਅੱਗੋਂ ਕੀ ਕਰਨਾ ਹੈ ਦੀ ਇੱਛਾ ਜਾਨਣਾ ਚਾਹੀ ਹੈ ਤੁਸੀਂ ਜਾਣਦੇ ਹੋ ਕਿ ਮੈਂ ਬਚਪਨ ਤੋਂ ਹੀ ਪੜ੍ਹਾਉਣ ਵਿੱਚ ਰੁੱਚੀ ਰੱਖਦਾ ਸੀ। ਜਦੋਂ ਮੈਂ ਛੋਟਾ ਜਿਹਾ ਸੀ ਤਦ ਵੀ ਮੈਂ ਆਪਣੇ ਤੋਂ ਛੋਟੇ ਬੱਚਿਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਪੜ੍ਹਾਉਂਦਾ ਅਤੇ ਹੱਥ ਵਿੱਚ ਡੰਡਾ ਫੜਕੇ ਅਧਿਆਪਕਾਂ ਵਾਂਗ ਅਧਿਆਪਕਾਂ ਵਾਂਗ ਉਹਨਾਂ ਨੂੰ ਗੁੱਸਾ ਕਰਦਾ ਸੀ ਮੈਂ ਆਪਣੇ ਇਸ ਸ਼ੌਂਕ ਦਾ ਸ਼ੌਂਕ ਨੂੰ ਆਪਣੇ ਜੀਵਨ ਦਾ ਉਦੇਸ਼ ਬਣਾਉਣਾ ਚਾਹੁੰਦਾ ਹਾਂ ਮੈਂ ਹੁਣ ਆਪਣੇ ਤੋਂ ਹੀ ਆਪਣੇ ਜੀਵਨ ਉਦੇਸ਼ ਬਾਰੇ ਪੂਰਤੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਆਜ਼ਾਦ ਹਿੰਦ ਫ਼ੋਜ਼ ਦਾ ਮੁਕੱਦਮਾ, ਨਵੰਬਰ ਉੱਨੀ ਸੌ ਪੰਤਾਲੀ ਵਿੱਚ ਬ੍ਰਿਟਿਸ਼ ਸਰਕਾਰ ਨੇ ਆਜ਼ਾਦ ਹਿੰਦ ਫ਼ੋਜ਼ ਦੇ ਤਿੰਨ ਸੈਨਿਕ ਅਧਿਕਾਰੀਆਂ ਨੇ

ਦੇ ਵਿਰੁੱਧ ਗਰਦਾਰੀ ਦਾ ਦੋਸ਼ ਲਗਾਇਆ, ਪੰਡਿਤ ਜਵਾਹਰ ਲਾਲ ਨਹਿਰੂ, ਭੋਲਾ ਭਾਈ ਦੇਸਾਈ ਤੇ ਤੇਜ ਨੇ ਇਹਨਾਂ ਤਿੰਨ ਅਧਿਕਾਰੀਆਂ ਦੀ ਵਕਾਲਤ ਕੀਤੀ। ਇਹਨਾਂ ਦੀ ਰਿਹਾਈ ਦੀ ਮੰਗ ਦੇ ਸਮਰਥਨ ਵਿੱਚ ਪੂਰੇ ਦੇਸ ਵਿੱਚ ਵਿਸ਼ਾਲ ਪ੍ਰਦਰਸ਼ਨ ਆਰੰਭ ਹੋ ਗਏ, ਜਨਤਾ ਨੇ ਇਹ ਨਾਅਰਾ ਲਗਾਇਆ ਲਾਲ ਕਿੱਲ੍ਹੇ ਕੋ ਤੋੜ ਦਓ, ਆਜ਼ਾਦ ਹਿੰਦ ਫ਼ੋਜ਼ ਕੋ ਛੋੜ ਦਓ। ਅਦਾਲਤ ਨੇ ਇਹਨਾਂਂ ਤਿੰਨ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਪ੍ਰੰਤੂ ਸਰਕਾਰ ਨੂੰ ਜਨਤਾ ਦੇ ਜੋਸ਼ ਦੇ ਅੱਗੇ ਝੁੱਕਣਾ ਪਿਆ ਇਸ ਲਈ ਉਹਨਾਂ ਦੇ ਇਹਨਾਂ ਤਿੰਨ ਅਧਿਕਾਰੀਆਂ ਨੂੰ ਰਿਹਾ ਕਰ ਦਿੱਤਾ ਗਿਆ।

ਅੱਗ ਛੇਤੀ ਹੀ ਕਲਕੱਤੇ ਦੇ ਮਦਰਾਸ ਵਿੱਚ ਫੈਲ ਗਈ, ਇਸ ਵਿਦਰੋਹ ਦੇ ਫੈਲਣ ਦੇ ਕਾਰਨ ਸਰਕਾਰ ਘਬਰਾ ਗਈ, ਉਸਨੇ ਸਰਦਾਰ ਪਟੇਲ ਦੇ ਸਮਰਥਨ ਨਾਲ ਇਸ ਵਿਗੜੀ ਹਾਲਤ ਤੇ ਕਾਬੂ ਪਾ ਲਿਆ ਪ੍ਰੰਤੂ ਇਹਨਾਂ ਘਟਨਾਵਾਂ ਨੇ ਅੰਗਰੇਜ਼ਾਂ ਦੀਆਂ ਅੱਖਾਂ ਖੋਲ ਦਿੱਤੀਆਂ ਉਹਨਾਂ ਨੇ ਹੁਣ ਇਹ ਸਪਸ਼ਟ ਹੋ ਗਿਆ, ਕਿ ਉਹ ਹੁਣ ਜ਼ਿਆਦਾ ਸਮੇਂ ਤੱਕ ਭਾਰਤ ਤੇ ਰਾਜ ਨਹੀਂ ਕਰ ਸਕਦੇ cabinet mission ਨੇ ਉਹਦੇ ਨਾਲ ਪੰਦਰਾਂ ਮਾਰਚ ਉੱਨੀ ਸੌ ਛਿਆਲੀ, ਈਸਵੀ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਅਟਲ ਨੇ ਬ੍ਰਿਟਿਸ਼ ਸੰਸਦ ਵਿੱਚ ਇਹ ਘੋਸ਼ਣਾ ਕੀਤੀ ਕਿ ਛੇਤੀ ਹੀ ਉਹਨਾਂ ਦੀ ਸਰਕਾਰ ਭਾਰਤ ਦੀਆਂ ਰਾਜਨੀਤਿਕ ਸਮੱਸਿਆਵਾਂ ਦਾ ਉਚਿੱਤ ਹੱਲ ਲੱਭਣ ਲਈ ਤਿੰਨ ਮੰਤਰੀਆਂ ਦਾ ਇੱਕ cabinet mission ਭਾਰਤ ਭੇਜੇਗੀ, ਇਸ ਘੋਸ਼ਣਾ ਅਨੁਸਾਰ ਤੇਈ ਮਾਰਚ ਉੱਨੀ ਸੌ ਛਿਆਲੀ

ਅਤੇ ਇਸ ਮਿਸ਼ਨ ਨੇ ਜ਼ਲਦੀ ਹੀ ਭਿੰਨ ਭਿੰਨ ਰਾਜਨੀਤਿਕ ਦਰਾਂ ਦੇ ਨੇਤਾਵਾਂ ਨੂੰ ਮਿਲਣ ਦਾ ਕੰਮ ਸ਼ੁਰੂ ਕਰ ਦਿੱਤਾ। ਇਹ mission ਕੁੱਲ ਚਾਰ ਸੌ ਬਹੱਤਰ ਨੇਤਾਵਾਂ ਨੂੰ ਮਿਲਿਆ, ਪ੍ਰੰਤੂ ਜਦੋਂ ਗੱਲਬਾਤ ਕਾਂਗਰਸ਼ ਤੇ ਮੁਸਲਿਮ ਲੀਗ ਦੇ ਨੇਤਾਵਾਂ ਨਾਲ ਵੀ ਹੋਈ। ਮੁਸਲਿਮ ਲੀਗ ਦੀ ਇੱਕੋ ਹੀ ਜਿੱਦ ਸੀ ਕਿ ਪਾਕਿਸਤਾਨ ਬਣਾਇਆ ਜਾਏ, ਦੂਸਰਾ ਕਾਂਗਰਸ ਨਾ ਕੇਵਲ ਵੰਡ ਦੇ ਵਿਰੁੱਧ ਸੀ ਸਗੋਂ ਇੱਕ ਸ਼ਕਤੀਸ਼ਾਲੀ ਕੇਂਦਰ ਦਾ ਨਿਰਮਾਣ ਕਰਨਾ ਚਾਹੁੰਦੀ ਸੀ। ਭਾਰਤੀ ਨੇਤਾਵਾਂ ਦੇ ਵਿਚਾਰ ਵਿੱਚ ਮਤਭੇਦ ਦੇ ਕਾਰਨ cabinet mission ਕਿਸੇ ਨਤੀਜੇ ਤੇ ਨਾ ਪਹੁੰਚ ਸਕਿਆ, ਇਸ ਤਰ੍ਹਾਂ mission ਨੇ ਉੱਨੀ ਸੌ ਛਿਆਲੀ ਨੂੰ ਇੱਕ ਘੋਸ਼ਣਾ ਕੀਤੀ ਜਿਸਨੂੰ cabinet mission ਯੋਜਨਾ ਕਿਹਾ ਜਾਂਦਾ ਹੈ ਦੇਸ ਦੇ ਦੋਵੇਂ ਪ੍ਰਮੁੱਖ ਦਲਾਂ ਵਿੱਚ ਕਾਂਗਰਸ਼ ਤੇ ਮੁਸਲਿਮ ਲੀਗ ਦੇ cabinet mission ਯੋਜਨਾ ਦੇ

ਉਹਨਾਂ ਦੇ ਇਸ ਯੋਜਨਾ ਨੂੰ ਮਨਜ਼ੂਰ ਕਰ ਲਿਆ ਬਾਅਦ ਵਿੱਚ ਮੁਸਲਿਮ ਲੀਗ ਨੇ ਆਪਣੇ ਸਵਾਰਥੀ ਸਤਿ ਸ੍ਰੀ ਅਕਾਲ ਜੀ।

ਕਿਵੇਂ ਹੋ ਜੀ ਵਧੀਆਂ ਤੁਸੀ ਦਸੋ

ਮੈਂ ਉਹ ਪੁੱਛਣਾ ਸੀਗਾ ਵੀ ਤੁਸੀਂ ਜਿਹੜਾ food ਦਾ ਆਪਾ ਨੂੰ mam ਨੇ ਦਸਿਆਂ ਸੀਗਾ ਜਦੋ ਆਪਾ ਨੇ classes ਨੀ ਲਗਾਇਆਂ ਸੀਗਿਆ ਦੱਸਣਾ ਸੀਗਾ protein ਯੁਕਤ ਪਦਾਰਥ ਜਿਹੜਾ ਆਪਾ ਬਣਾਨੇ ਹਾ food protein ਜਿਸ ਚ ਜ਼ਿਆਦਾ ਹੁੰਦਾ ਆ ਉਸ ਦਾ ਪੁੱਛਣਾ ਸਿਗਾ ਕਿਦਾ ਸਿਗਾ ਪਿਨਿਆਂ ਬਣਾਇਆ ਜਦੋ mam ਨੇ

ਉਹਦੇ ਚ mam ਨੇ ਹਾਂ mam ਨੇ ਉਹਦੇ ਚ ਇਹ ਹੀ ਦਸਿਆ ਸੀਗਾ ਕਿ ਜਿਵੇਂ ਆਪਾ ਪਹਿਲਾਂ ਆਟਾ ਜਾਂ ਸੂਜ਼ੀ ਜਿਹੜੀ ਚੀਜ਼ ਦੀ ਬਨਾਨੀ ਆਂ ਆਪਾਂ ਨੇ ਉਹ ਲੈਣੀ ਆ ਠੀਕ ਆ ਉਹਨਾਂ ਨੂੰ ਭੁਨ ਲੈਣਾਂ ਓਨੁ ਚੰਗੀ ਤਰਾਂ brown ਕਰ ਲੇਨਾ ਆਪਾ ਨੇ ਜਿਸ ਤਰਾਂ ਵੀ ਹੋ ਸਕੀਆਂ brown ਕਰਕੇ ਉਤੋਂ ਬਾਧ ਆਪਣੇ ਅਹ ਉਸ ਵਿੱਚ ਮਤਲਬ ਕੀ milk ਪਾ ਲੈਣਾਂ ਥੋੜਾ ਜਾ

ਚਾਨੀ ਬਣਾ ਲੈਣੀ ਇੱਕ side ਆਪਾ ਨੇ ਠੀਕ ਆ ਹਾਂਜੀ ਚਾਨੀ ਬਣਾ ਕੇ ਉਸ ਚ ਮਲਕੀ ਜੋ ਕੁਜ ਆਪਾ ਨੇ ਵਿੱਚ ਪਾਣਾ nuts ਵਗੈਰਾ ਜੋ ਕੁਜ ਵੀ ਪਾਣਾ ਆਪਾ ਨੇ ਵਿਚ

ਜਿਵੇਂ ਹੱਮ ਮੇਰੇ ਜਿਹੜੇ ਉਹੋ ਹੁੰਦੇ ਆ ਜੋ ਮੇਵੇ ਜਿਹੜੇ ਹੋਰ ਹੁੰਦੇ ਆ ਮਲਕੀ ਜਿਹੜੇ ਵੀ ਪਾ ਸਕਦੇ ਉਹ ਵਾਲੇ ਉਹ ਵਾਲੇ ਪਾ ਸਕਦੇ ਆ ਵਿਚ ਪਾ ਕੇ ਪਿੰਨੀਆਂ ਬਣਾਈਆਂ ਸੀਗਿਆ ਹਾਂ ਉਹ ਵਾਲੇ ਪਾਏ ਸੀਗੇ ਨਾ ਓਦੇ

ਹਾਂ ਉਹ ਵਾਲੇ ਸਾਰੇ mam ਨੇ ਕਿਹਾ ਸੀ ਵੀ ਜ਼ਿਆਦਾ ਤੋਂ ਜ਼ਿਆਦਾ ਆਪਾ ਨੂੰ ਉਹਨਾਂ ਦੀ ਉਹੋ protein ਚਾਹੀਦੀ ਆ ਸਭ ਤੋਂ ਜ਼ਿਆਦਾ ਵਿਚ ਉਹ ਹੁੰਦਾ ਉਹ ਚੀਜ਼ ਪਾਨੀ ਆ ਵਿੱਚ ਉਹਦੇ

ਪਾ ਸਕਦੇ ਆ ਮੇਵੇ ਵਗੈਰਾ ਪਾ ਸਕਦੇ ਆ ਹਨਾਂ ਦੁੱਧ ਹੋ ਗਿਆ ਹਾਂ ਮੇਵੇ ਖੋਆ ਵੀ ਪਾ ਸਕਦੇ ਆ ਆਪਾ ਵੈਸੇ ਤਾਂ ਹਾਂ ਹਾਂ madam ਨੇ ਇਹ ਵੀ ਬੋਲਿਆ ਸੀਗਾ ਵੀ ਖੋਆ ਵੀ ਪਾ ਸਕਦੇ ਆ ਪਰ ਲੇਕਿਨ ਖੋਏ ਤੋਂ ਬਿਨਾਂ ਆਪਾ ਨੂੰ ਸਿਖਾਇਆ ਸੀ ਵੀ ਪਹਿਲਾਂ ਖੋਆ ਪਹਿਲਾਂ ਆਪਾ ਮਾਰਦੇ ਆ ਕਿਉਂਕਿ time ਬਹੁਤ ਲੈਂਦਾ ਖੋਆ ਮਾਰਨੇ ਕੋ ਇਸ ਕਰਕੇ ਪਹਿਲਾਂ ਖੋਏ ਦੇ ਬਿਨਾ ਹੀ ਬਨਵਾਣਾ ਸਿਖਾਇਆ ਸੀਗਾ ਆਪਾ ਨੂੰ

ਉਹ ਵੀ ਬੋਲਿਆ ਸੀ ਨਾ ਵਿਚ ਉਹਦੇ ਵੀ ਜਿਵੇਂ ਆਪਾ ਨੇ ਕਿ ਚੁਕੰਦਰ ਦਾ soon ਬਣਾਇਆ ਸੀਗਾ ਦੇਖਿਆ ਸੀ

ਹਾਂਜੀ banana soon ਬਣਵਾਇਆ ਸੀਗਾ without sugar ਬਣਾ ਸਕਦੇ ਆ

ਨਹੀਂ ਹੁਣ ਆ ਹਨਾਂ sue ਹਾਂ ਉਹਦੇ ਵਿੱਚ sugar ਨਹੀਂ ਨਾ ਵਿੱਚ ਪਾ ਸਕਦੇ ਆਪਾ

ਮਤਲੱਬ sugar ਨਹੀਂ ਸੀ ਪਾਈ ਸੀਗੀ ਆਪਾ ਉਹਦੇ ਵਿੱਚ ਨਾ ਉਹੋ nuts ਪਾਤੇ ਸੀਗੇ

ਹਾਂਜੀ ਚੁਕੰਦਰ ਪਾਤਾ ਸੀਗਾ ਵਿੱਚ ਉਹਨਾਂ ਦਾ color change ਕਰਨ ਲਈ

ਉਹਨੂੰ without sugar sugar ਨਾਲ ਵੀ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ sugar ਕਿਵੇਂ ਦੀ ਆਉਂਦੀ ਆ ਹਨਾਂ ਵਧੀਆ ਨੀ ਹੁੰਦੀ ਹੈਗੀ sugar ਜਿਵੇਂ ਏ ਤਾਂ ਕਰ ਕੇ ਫਿਰ mam ਨੇ ਕਿਹਾ ਸੀ without sugar ਵੀ ਆਪਾਂ ਕੋਈ ਵੀ banana shake ਬਨਾਣਾ ਤਾਂ ਆਪਾਂ ਬਣਾ ਸਕਦੇ ਆ

ਆਪਣਾ ਸਬ ਤੋਂ ਬਲਕਿ ਵਧੀਆ ਸਬ ਤੋਂ best ਚੀਜ਼ ਕੇਡੀ ਹੈ food ਵਿੱਚ ਮਤਲਬ ਖਾਨ ਲਾਈਏ ਜਿੰਦੇ ਵਿੱਚ ਸਬਤੋ ਜਾਂਦਾ protein ਦੇਂਦੇ ਉਸ ਕੱਦੂ ਸੀ ਸ਼ਾਯਦ ਪਹਿਲਾਂ ਦੁੱਧ ਹੋ ਗਿਆ ਪਨੀਰ ਹੋ ਗਿਆ ਹਾਂਜੀ ਹਾਂਜੀ ਕੱਦੂ ਵੀ ਆਪਣਾ best ਆ ਸਭ ਤੋਂ india ਚ ਹਾਂਜੀ ਮਤਲਬ ਆਪਣੀ ਰਾਸ਼ਟਰੀ ਚ ਮਤਲੱਬ ਜਿਹੜੀ ਸਬਜ਼ੀ ਆ ਉਹ ਕੱਦੂ ਦੀ ਆ ਹਾਂ ਵੀ

ਹਾਂਜੀ ਉਹ ਵੀ ਆਪਾ ਨੂੰ ਮਤਲਬ ਪਤਾ ਹੀ ਆ ਵੀ ਆਪਾ ਕਿਵੇਂ ਕਰ ਸਕਦੇ ਆ ਹਨਾਂ ਆਪਾ ਮਤਲੱਬ ਜਿਵੇ food ਜਿਹੜਾ protein ਦਾ ਮਤਲੱਬ best food ਆ ਤਾਂ ਆਪਾ ਮਤਲੱਬ ਉਹੋ ਕਰ ਸਕਦੇ ਆ ਆ best food ਹੁੰਦਾ ਜਿਵੇ ਆਪਾ protein ਵਿੱਚ ਲੈਣਾਂ ਆਪਾ ਨੇ protein ਵਿਚ best ਹੁੰਦੇ ਆ ਜਿਵੇ ਪਨੀਰ ਹੋ ਗਿਆ ਮੂੰਗ ਦਾਲ ਹੋਗਈ

or ਅਰਹਰ ਦੀ ਦਾਲ ਹੋਗਈ ਮਤਲਬ ਛਿਲ੍ਹਕੇ ਵਾਲੀਆਂ ਦਾਲਾਂ ਹੋਗੀਆਂ ਮੇਵੇ ਹੋ ਗਏ ਤੇ ਮੇਵੇ ਹੋਗੇ

ਨਮਕ ਲਗਾ ਕੇ ਉਹ ਤਾ ਆਪਾ ਐਵੇਂ ਵੀ ਨਮਕ ਲਗਾ ਕੇ ਖਾ ਸਕਦੇ ਆ ਜਿਹੜਾ ਆਪਾ ਮਤਲੱਬ ਜਿਹੜਾ ਪੁੰਗਰ ਜਾਂਦੇ ਆ ਨਾ ਦਾਲ ਵਗੈਰਾ ਪੁੰਗਰ ਜਾਂਦੀ ਆ ਹਨਾਂ

ਹਾਂ ਪੁੰਗਰ ਕੇ ਮਤਲਬ ਕਿ ਜਦੋ best ਹਾਂਜੀ ਹਾਂਜੀ ਹਾਂਜੀ

ਜਿਵੇਂ ਮਤਲੱਬ ਕਿ ਹੋਰ ਆਪਾ ਨੇ ਹੋਗਿਆ ਆਪਣੇ ਹਾਂ ਜਿਵੇਂ ਆਪਣੇ ਕੋਲ ਚੁਕੰਦਰ ਸਭ ਤੋਂ best ਆ ਕਿ ਖੂਨ ਵਧਾਉਣ ਲਈ ਆਪਣੇ ਕੋਲ ਚੁਕੰਦਰ ਆ mam ਹਮੇਸ਼ਾਂ ਹਾਂਜੀ ਚੁਕੰਦਰ ਬੋਲਦੇ ਆ ਉਹ ਚੁਕੰਦਰ ਨੂੰ ਕੰਮ ਹੱਮ ਜਿਵੇਂ mix ਚ ਕਰ ਸਕਦੇ ਆ ਪਰ ਲੇਕਿਨ ਉਹਨੂੰ ਉਬਾਲ ਕੇ ਨਾ ਪਹਿਲਾਂ ਵੀ ਮਤਲੱਬ ਕਿ ਪਾਣੀ ਵਿਚ ਉਬਾਲ ਕੇ ਨਾ ਥੋੜਾ ਕੌ ਫਿਰ ਓਬਾਲਣਾ ਜਦੋਂ ਉਹਦੇ ਵਿੱਚ spoon ਜਾਂ ਕੁੱਝ ਵੀ ਚੀਜ਼ ਮਾਰ ਕੇ ਦੇਖਲੋ ਕਰਦ ਵਗੈਰਾ ਮਾਰਕੇ ਵੀ ਉਹ ਨਰਮ ਹੋਗੇ ਤੇ ਜੇ ਨਰਮ ਹੋਗੇ ਤਾਂ ਉਹਨੂੰ ਆਪਾ

ਹਾਂਜੀ ਉਹ ਖਾ ਸਕਦੇ ਆ ਮਤਲੱਬ ਜਿਹੜਾ ਆਪਾਂ ਜਿਹੜਾ juice ਵਿੱਚ ਜਿਹੜਾ best ਸੀਗਾ juice ਵਿੱਚ ਪਾਣਾ ਤਾਂ ਆਪਾਂ ਉਹਨਾਂ ਨੂੰ ਉਬਾਲ਼ ਕੇ ਤੇ ਜਿਹੜਾ ਉਹਦਾ ਪਾਣੀ ਆ ਨਾ ਸਿਰਫ਼ ਉਹੀ ਪਾਣਾ ਆਪਾ ਮਤਲੱਬ ਚੁਕੰਦਰ ਨੀ ਪਾਣਾ ਵਿੱਚ ਜੇ ਆਪਾ ਚੁਕੰਦਰ

ਹਲਵਾ ਬਣਾ ਖਾ ਸਕਦੇ ਆ ਹਾਂ ਹਾਂ ਨਈ ਨਈ

ਆਪਣੇ ਕੋਲ ਤਾਂ ਪਾਣੀ ਸਭ protein ਤਾਂ ਪਾਣੀ ਵਿੱਚ ਚਲਾ ਗਿਆ ਨਾ ਉਹਨਾਂ ਦਾ

ਉਹੋ ਉਹ ਕਿੱਦਾਂ ਬਣਦਾ ਆਯਾ ਜਿਹੜਾ ਆਪਾ ਨੇ mam ਨੇ ਬਣਾਈਆਂ ਨੀ ਸੀਗਾਈਆਂ ਉਹੋ ਕੀ ਕਹਿੰਦੇ ਆ ਉਹਨੂੰ ਪਿੰਨੀਆਂ ਨੀ ਸੀ ਦੂਸੀਰੀਆਂ ਬਣਾਈਆਂ ਤਿਲ ਵਾਲੀਆਂ ਪਿੰਨੀਆਂ ਬਣਾਈਆਂ ਸੀ ਜਦੋਂ mam ਨੇ ਹਾਂਜੀ ਤਿਲ ਵਾਲੀਆਂ ਪਿੰਨੀਆਂ ਵੀ ਬਣਾਈਆਂ ਸੀਗਯੀਆਂ ਉਹਦੇ ਵਿੱਚ ਵੀ ਦਸਿਆ ਸੀਗਾ ਵੀ ਕਿਸ ਤਰਾਂ ਤਰਾਂ ਬਨਾਣਾ ਪਹਿਲਾਂ ਕੀ ਕੀ ਪੈਣਾ ਵਿੱਚ ਉਹਦੇ ਜਿਵੇਂ ਉਹਦੇ ਵਿੱਚ ਆ ਹ ਹਾਂਜੀ ਹਾਂਜੀ ਉਹ ਪਾਣਾ ਆ

ਹਾਂਜੀ

ਹੋਰ ਜਿਵੇ ਉਹ mam ਨੇ ਦਸਿਆ ਸੀਗਾ ਆਪਣਾ ਬਣਾਇਆ ਸੀਗਾ ਨਾ ਉਹ ਉਹੋ ਆ ਔ ਰੋਟੀਆਂ ਨੀ ਬਣਾਈਆਂ ਸੀਗਿਆ ਆਪਾ ਨੇ ਰੰਗ ਬਿਰੰਗੀਆਂ